ਹਾਂਜੀ ਜਦ ਸਾਰੇ ਕਾਰੀਗਰ ਨੇ ਪੁੱਛਿਆ ਤਾਂ ਬਿਸੂ ਮਹਾਰਾਣਾ ਅਤੇ ਧਰਮਪਦ ਨੇ ਕੀ ਕੀਤਾ? ਅਹ ਧਰਮਪਦ ਨੇ ਕਦੇ ਵੀ ਆਪਣੀਆਂ ਪ੍ਰਾਪਤੀਆਂ ਲਈ ਵਡਿਆਈ, ਨਾਮ ਜਾਂ ਪ੍ਰਸਿੱਧੀ ਨਹੀਂ ਮੰਗੀ।

ਅੱਖਾਂ ਵਿੱਚ ਹੰਝੂ ਲੈ ਕੇ ਧਰਮਪਦ ਨੇ ਮੰਦਿਰ ਦੇ ਸਿਖ਼ਰ ਤੋਂ ਸਮੁੰਦਰ ਦੇ ਡੂੰਘੇ ਨੀਲੇ ਪਾਣੀ ਵਿੱਚ ਛਾਲ ਮਾਰ ਦਿੱਤੀ। ਵਰਤਾ ਇੱਕੋ ਪ੍ਰਭੂ ਅਹ ਦੇ ਧਰਮ ਪਦ ਹਾਂਜੀ ਬਾਰਾਂ ਦੇ ਕਾਰੀਗਰਾਂ ਦੀ ਜਾਨ ਬਚਾਉਣ ਲਈ ਇਹ ਬਹੁਤ ਵੱਡਾ ਯੋਗਦਾਨ ਸੀ। ਤੇ ਧਰਮਪਦ ਜਿਸਨੇ ਬਾਰਾਂ ਸੌ ਕਾਰੀਗਰਾਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ ਉਹ ਸੱਚਮੁੱਚ ਇੱਕ ਬਹਾਦੁਰ ਅਤੇ ਦਇਆਲੂ ਲੜਕਾ ਸੀ ਜਾਂ ਨਹੀਂ? ਇਹ ਤਾਂ ਇੱਕ ਬਹੁਤ ਵੱਡਾ ਪ੍ਰਸ਼ਨ ਹੈ ਹਾਂ ਇੱਕ ਨੌਜਵਾਨ ਲੜਕਾ ਜਿਸਨੇ ਊੜੀਆ ਕਲਾ ਸ਼ਿਲਪਕਾਰੀ ਅਤੇ architecture ਲਈ ਹੁਣ ਤੱਕ ਦੀ ਸਭ ਤੋਂ ਮਹਾਨ ਮੰਦਿਰ ਨੂੰ ਪੂਰਾ ਕਰਕੇ ਅੰਤਿਮ ਮਹਿਮਾ ਪ੍ਰਾ~ ਕੀਤੀ ਦੂਜਿਆਂ ਦੀਆਂ ਜਾਨਾਂ ਬਚਾਉਣ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਇੱਕ ਹਜ਼ਾਰ ਸਾਲ ਬਾਅਦ ਸੂਰਜ ਮੰਦਿਰ ਤਬਾਹ ਹੋ ਗਿਆ ਹੈ ਪਰ ਧਰਮਪਦ ਹਜੇ ਵੀ ਉੱਥੇ ਹੈ।

ਹਾਂ ਮੈਂ ਅੱਜ ਕੀਤਾ ਹਜੇ ਵੀ ਕੁਰਬਾਨੀ ਅਤੇ ਫ਼ਰਜ਼ ਪ੍ਰਤੀ ਬਚਨਬੱਧਤਾ ਲੋਕਾਂ ਦੀ ਪਿੱਠ ਤੇ ਪਾਈ ਜਾਂਦੀ ਹੈ, ਤੁਹਾਨੂੰ ਇਹਨਾਂ ਕਹਾਣੀਆਂ ਤੋਂ ਕੁੱਝ ਸਿੱਖਣਾ ਚਾਹੀਦਾ ਹੈ ਅੱਜ ਕੱਲ੍ਹ ਹਰ ਕੋਈ ਦੌਲਤ ਦਾ ਪਿੱਛਾ ਕਰ ਰਿਹਾ ਹੈ, ਮੈਨੂੰ ਲੱਗਦਾ ਹੈ ਇਸ ਤਰ੍ਹਾਂ ਦੀ ਕੁਰਬਾਨੀ ਅਤੇ ਦ੍ਰਿੜ ਇਰਾਦੇ ਵਾਲੇ ਫ਼ਰਜ਼ ਦੀ ਗੱਲ ਇਤਿਹਾਸ ਦੀਆਂ ਕਹਾਣੀਆਂ ਵਿੱਚ ਕੀ ਸੁਣਨ ਨੂੰ ਮਿਲਦੀ ਹੈ ਹੈ ਕਿ ਨਹੀਂ। ਹਾਂਜੀ ਤੁਸੀਂ ਬਿਲਕੁਲ ਸੱਚ ਬੋਲਿਆ ਬਿਲਕੁਲ ਸਹੀ ਬੋਲਿਆ ਤੁਸੀਂ। ਤਾਂ ਮੈਂ ਸੱਚਮੁੱਚ ਛੁੱਟੀਆਂ ਤੇ ਕੋਨਾਰਕ ਮੰਦਿਰ ਜਾਣਾ ਚਾਹੁੰਦੀ ਹਾਂ, ਕੀ ਤੁਸੀਂ ਮੇਰੇ ਨਾਲ ਜਾਓਗੇ? ਹਾਂ ਹਾਂ ਜ਼ਰੂਰ ਕਿਉਂ ਨੀ ਮੈਂ ਜਾਣਾ ਤਾਂ ਹੈ ਅਸੀਂ ਆਪਣੇ ਸਾਰੇ ਦੋਸਤਾਂ ਨੂੰ ਇਕੱਠੇ ਜਾਣ ਲਈ ਕਹਿਣਾ ਹੈ, ਆਪਾਂ ਇਕੱਠੇ ਚੱਲਾਂਗੇ ਸਾਰੇ। ਹਾਂਜੀ ਮੈਂ ਸੁਣਿਆ ਉੜੀਸਾ ਦੇ ਵੱਡੇ ਦੇਵਤਾ ਭਗਵਾਨ ਜਗਨਨਾਥ ਦਾ ਮੰਦਿਰ ਹੈ, ਜੇਕਰ ਤੁਸੀਂ ਉੱਥੇ ਜਾਂਦੇ ਹੋ ਤਾਂ ਤੁਹਾਨੂੰ ਜ਼ਰੂਰ ਜਾਣਾ, ਜਾਣਾ ਚਾਹੀਦਾ ਹੈ ਉੱਥੇ ਜਗਨਨਾਥ ਦੇਖੋ ਨਾ ਉੱਥੇ ਜਾਓ ਪਰਸ਼ਾਦ ਖਾਓ ਸ਼ੈਰ ਕਰੋ ਉੱਥੇ ਸਮੁੰਦਰ ਹੈ ਫੋਟੋਆਂ ਖਿੱਚੋ beach ਤੇ ਤੈਰਾਕ ਕਰੋ ਮਜ਼ਾ ਆਵੇਗਾ ਉੱਥੇ, ਉੱਥੇ

ਹਾਂਜੀ ਹਾਂਜੀ ਉੱਥੇ ਚੰਗਾ ਵੀ ਰਹੇਗਾ, ਠੀਕ ਆ ਜੀ।

Dishonest ਠੀਕ ਹੈ। Dishonest ਆ ਜਾਏਗਾ untruthful

Fraudulent ਇੱਕ ਬਹੁਤ ਹੀ ਅੱਛਾ word perfidious ਕਿਹੜਾ word ਹੈ perfidious ਠੀਕ ਹੈ ਇਹ ਥੋੜ੍ਹਾ ਜਿਹੜਾ advance word ਹੈ perfidious ਇਹ ਵੀ ਪੇਪਰ ਦੇ ਵਿੱਚ ਆਉਂਦਾ ਹੈ SSC ਦੇ level ਦਾ ਪ~ question ਹੈ। Perfidious, Fraudulent ਧੋਖਾ ਦੇਣ ਵਾਲਾ fraud ਕਰਨ ਵਾਲਾ deceitful ਧੋਖਾ ਦੇਣ ਵਾਲਾ untruthful ਜਿਹੜੇ ਸ~ ਸੱਚ ਨਹੀਂ ਹੁੰਦਾ ਜਾਂ ਵੀ ਆ ਸਕਦਾ ਹੈ very good murky ਇਹ ਸਾਰੇ words ਨਾ note ਕਰ ਲਓ ਕਾਪੀ ਤੇ ਸਾਰੇ ਜਾਣੇ murky ਠੀਕ ਹੈ murky ਹੋ ਸਕਦਾ ਹੈ and then ਉਸ ਤੋਂ ਬਾਅਦ fallacious ਬਹੁਤ ਹੀ ਅੱਛਾ word fallacious ਅੱਜ ਕੱਲ੍ਹ ਨਾ ਏਦਾਂ ਦੇ words ਪੁੱਛੇ ਜਾ ਰਹੇ even ਕਲਰਕ level ਦੇ ਵਿੱਚ ਵੀ ਏਦਾਂ ਦੇ words ਪੁੱਛੇ ਜਾ ਰਹੇ ਹੈ ਇਹ ਵਾਲੇ। ਸੋ ਇਹਨਾਂ ਨੂੰ ਬੜੇ ਹੀ ਧਿਆਨ ਦੇ ਨਾਲ ਕਰਨਾ fallacious ਮਤਲਬ ਬਹੁਤ ਹੀ ਜ਼ਿਆਦਾ ਜਿਹੜਾ ਧੋਖਾ ਧੋਖੇ ਵਾਲਾ ਬੰਦਾ ਹੁੰਦਾ ਹੈ ਝੂਠਾ ਇਨਸਾਨ ਹਨਾ yes cheater, two faced, yes fallacious very good ਠੀਕ ਹੈ layered ਹਾਂ ਠੀਕ ਹੈ ਫਿਰ ਹੈ perfidious ਹੋ ਗਿਆ fallacious ਹੋ ਗਿਆ। ਅੱਛਾ ਇਹ ਵਾਲਾ disingenuous Disingenuous ਹਮ two faced Yes two timing ਵੀ ਕਹਿ ਸਕਦੇ two timing two faced ਤੇ ਕਹਿ ਹੀ ਸਕਦੇ ਹਾਂ ਤੇ ਹਨਾ two faced ਕਹਿੰਦੇ ਨਾ ਦੋ ਚਿਹਰੇ ਆ two faced two timing ਵੀ ਕਹਿ ਸਕਦੇ ਹਾਂ। Two timing ਠੀਕ ਹੈ ਔਰ ਜਿਹੜਾ ਤੁਸੀਂ layered ਕਹਿ ਰਹੇ ਹੋ ਨਾ layered ਕਹਿ ਰਹੇ ਹੋ। ਠੀਕ ਹੈ layered ਹੁੰਦਾ ਜਿਹੜਾ ਬੜੀ ਪਰਤ ਹੁੰਦੀ ਆ ਉਹਦਾ ਉਹਦੇ ਬੜੇ ਸਾਰੇ ਰੰਗ ਹੈ ਬੜੇ ਸਾਰੇ ਰੂਪ ਹੈ layered ਹੈ ਉਹਦੇ ਉੱਪਰ layer ਤੇ layer ਹੈਗੀ ਸਾਨੂੰ ਪਤਾ ਨੀ ਉਹਦਾ ਚਿਹਰਾ ਕਿਹੜਾ ਸਹੀ ਹੈ ਠੀਕ ਹੈ fallacious, perfidious ਪਰਵਿੰਦਰ very good ਚਲੋ। ਇੱਕ ਇੱਕ ਇੱਥੇ ਫਿਰ ਹੈ made-up okay ਕਹਿੰਦੇ he made this story up ਕਿ ਮਤਲਬ ਉਹਨੇ ਇਹ ਝੂਠੀ story ਸੁਣਾਈ ਹੈ ਇਹ story ਉਹਨੇ ਦੱਸੀ ਹੈ made-up the story, he made-up the story ਉਹਨੇ ਝੂਠੀ story ਦੱਸੀ ਹੈ made-up ਮਤਲਬ ਕਿ ਝੂਠ ਮੂਠ ਜਿਹਾ ਬਣਾ ਲੈਣਾ ਕੋਈ fabricate ਕਰ ਦੇਣਾ fabricate ਵੀ ਆ ਜਾਏਗਾ।

ਹਾਂਜੀ ਆ ਸਕਦੀ ਹੈ ਬੱਚੇ।

ਹਾਂ ਸਿਮਰ ਆਪਣੇ ਆਪ ਕੋਲੋਂ ਬਣਾ ਲੈਣਾ ਚਲੋ ਹਾਂ shifty ਠੀਕ ਹੈ। ਓਏ ਹੋਏ oh sit discard, discard, discard

Very unpleasant, very unpleasant ਕੋਈ ਬਹੁਤ ਹੀ ਗੰਦੀ ਭੈੜੀ unpleasant ਜਿਹੀ ਚੀਜ਼ ਹੁੰਦੀ ਹੈ ਉਹਨੂੰ ਆਪਾਂ ਕਹਿੰਦੇ ਹਾਂ ਠੀਕ ਹੈ Obnoxious ਹੁੰਦਾ very unpleasant ਠੀਕ ਹੈ nasty nasty ਹੁੰਦੀ ਗੰਦੀ ਭੱਦੀ ugly ਠੀਕ ਹੈ ugly offensive Offensive and ਉਸ ਤੋਂ ਬਾਅਦ ਹੁੰਦਾ ਹੈ,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

ਫਿਰ ਇੱਕ ਹੋਰ ਹੈ loathsome, loath ਕੀ ਹੁੰਦਾ ਹੈ loath ਕੀ ਹੁੰਦਾ ਹੈ basically extreme hate ਹੁੰਦੀ ਨਾ ਨਫ਼ਰਤ ਬਹੁਤ ਜ਼ਿਆਦਾ ਜਦੋਂ ਨਫ਼ਰਤ ਹੁੰਦੀ ਉਹਨੂੰ ਆਪਾਂ ਕਹਿੰਦੇ ਹਾਂ loath

Okay ਫਿਰ ਹੈ ਇੱਥੇ, Despicable ਇਹ ਵਾਲਾ word ਕਰੋ ਏਦਾਂਂ ਦੇ words ਨਾ ਅੱਜ ਕੱਲ੍ਹ ਪੇਪਰ ਦੇ ਵਿੱਚ ਆ ਰਹੇ ਆ ਤਾਂ ਹੀ ਤੁਹਾਨੂੰ ਇਹ ਕਰਵਾ ਰਹੀ ਹਾਂ despicable ਠੀਕ ਹੈ something which is despicable that means ਕਿ ਉਹ ਬਹੁਤ ਹੀ ਭੈੜੀ ਹੈ ਬਹੁਤ ਹੀ ਗੰਦੀ ਹੈ okay yes ਡਿਸ~ ਅਹ dislike

ਠੀਕ ਹੈ ਪੇਪਰ 'ਚ ਕੀ ਆਇਆ ਸੀ detest ਤੇ ਤੁਹਾਨੂੰ ਪਤਾ ਹੋਣਾ ਚਾਹੀਦਾ detest, detestable detestable ਠੀਕ ਹੈ ਇਹ ਵੀ important ਹੈ vile important ਹੈ ਫਿਰ ਇਹਨਾਂ ਦੇ ਵਿੱਚੋਂ ਹੋਰ ਕਿਹੜਾ important ਹੈ ਇਹ ਵਾਲਾ

ਨਹੀਂ ਉਹ pretty ਨੀ ਹੈ। ਠੀਕ ਹੈ offensive ਹੋ ਗਿਆ। hideous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 ਇੱਕ ਤੇ ਹੁੰਦਾ ਭੱਦਾ ਹੋਣਾ ugly ਹੋਣਾ, ਇੱਕ ਹੁੰਦਾ hideous ਮਤਲਬ ਸ਼ਕਲ ਵੀ ਦੇਖਣ ਨੂੰ ਦਿਲ ਨੀ ਕਰਦਾ ਵੈਸੇ ਤਾਂ ਕਿਸੇ ਦੀ ਸ਼ਕਲ ਏਦਾਂ ਨੀ ਹੁੰਦੀ ਲੇਕਿੰਨ ਕਰਤੂਤਾਂ ਦੇ ਕਰਕੇ ਹੋ ਜਾਂਦੀ ਹੈ ਨਾ ਕਈਆਂ ਦੀ ਸ਼ਕਲ ਭੈੜੀ। ਸੋ ਉਹੀ ਚੀਜ਼ ਹੈ yes annoying ਆ ਜਾਏਗਾ simple word annoying ਆਏਗਾ।

ਠੀਕ ਹੈ ਚਲੋ ਇਹਦਾ screenshot ਲੈ ਲਓ screenshot ਲੈ ਲਓ। ਚਲੋ।

ਨੋਂ ਵਜੇ ਠੀਕ ਹੈ ਇੱਕ ਵਜੇ ਤੇ ਨੋਂ ਵਜੇ ਹਾਂਜੀ pernicious ਕੋਹਝਾ hideous ਚਲੋ ਹਾਂਜੀ pernicious ਹੁੰਦਾ ਕੋਈ ਬਹੁਤ ਹੀ dangerous ਚੀਜ਼ ਹੁੰਦੀ ਹੈ ਨਾ ਜਿਹੜੀ dangerous ਠੀਕ ਹੈ dangerous ਹੁੰਦੀ ਹੈ ਕੋਈ harmful ਹੁੰਦੀ ਹੈ plan english ਦੇ ਵਿੱਚ ਆਪਾਂ ਕਹੀਏ ਤੇ harmful ਹੈ ਕੋਈ। spelling ਪਤਾ ਲੱਗ ਜਾਣਗੇ ਨਾ harmful H A R M F U L harmful, dangerous ਠੀਕ ਹੈ Dangerous, harmful ਹੈ ਕੋਈ ਚੀਜ਼ ਬਹੁਤ ਹੀ ਠੀਕ ਹੈ damaging ਹੈ। damaging Okay damaging ਹੈ ਹਮ ਸੋਨੂੰ pernicious ਦਾ ਹੀ ਦੱਸ ਰਹੀ ਹਾਂ। Injurious ਅਗਰ ਆਪਾਂ dangerous ਕਹਿ ਰਹੇ ਹਾਂ ਤੇ injurious ਵੀ ਕਹਿ ਦੇਵਾਂਗਾ ਜਿੱਦਾਂ smoking, smoking ਕੀ ਹੁੰਦੀ ਹੈ ਹਨਾ ਜਿਹੜੇ, ਜਿਹੜੇ ਲੋਕੀ ਸਿਗਰਟ ਫੂਕਦੇ ਆ ਹਨਾ smoking, smoking is injurious to health ਠੀਕ ਹੈ yes ਪੰਕਜ detrimental ਆਪਾਂ ਕਹਿੰਦੇ ਨਾ ਆਹ ਆਹ ਜਿਹੜੇ ਆ ਇਹਦੇ detrimental effects ਹੋ ਸਕਦੇ ਆ detrimental ਮਤਲਬ ਕਿ harmful effects ਹੋ ਸਕਦੇ ਆ। Okay ਜਿੱਦਾਂ ਆਪਾਂ ਕਹਿ ਸਕਦੇ ਹਾਂ water ਪ~ water pollution have ਡੈਨ~ ਅਹ detrimental effect on the health of people ਠੀਕ ਹੈ detrimental ਹੋ ਗਿਆ and ਉਸ ਤੋਂ ਬਾਅਦ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 ਹਨਾ ਮੈਲ ਮੈਲ ਤੋਂ ਯਾਦ ਰੱਖ ਲਓ ਮੈਲ ਹੁੰਦੀ ਹਨਾ ਮੈਲ ਮੈਲ ਕੀ ਹੁੰਦੀ ਹੈ ਗੰਦੀ ਜਿਹੀ ਹੁੰਦੀ ਹੈ ਨਾ ਮੈਲ ਕੀ ਹੁੰਦੀ ਹੈ ਉਹਦੇ ਅਹ ਜ਼ਿਆਦਾ ਦੇਰ ਮੈਲ ਚੜੀ ਰਵੇ ਤੇ ਕੀ ਹੁੰਦਾ ਹੈ harmful ਹੀ ਹੁੰਦੀ ਹੈ ਸੋ malefic ਠੀਕ ਹੈ ਨਹਾਇਆ ਕਰੋ ਸਾਰੇ ਜਾਣੇ, ਠੀਕ ਹੈ। Malefic fatal yes fatal ਵੀ ਆ ਜਾਏਗਾ। Fatal ਠੀਕ detrimental ਹੋ ਗਿਆ malefic ਹੋ ਗਿਆ ਸੋ ਇਹੋ ਜਿਹੇ words ਨੂੰ ਨਾ ਯਾਦ ਰੱਖਣਾ ਤੁਸੀਂ ਇਹ ਵਾਲੇ words, malefic ਬਾਰ ਬਾਰ, ਬਾਰ ਬਾਰ ਆਪਾਂ ਕਰਾਂਗੇ ਨਾ ਇਹਨੂੰ ਤੇ ਹੋ ਜਾਣਗੇ ਤੁਹਾਨੂੰ ਯਾਦ don't worry ਇੱਕ ਹੈ malevolent malevolent ਸੋ ਇਹਨੂੰ ਵੀ ਯਾਦ ਰੱਖ ਲਓ use ਹੋ ਰਿਹਾ malevolent ਇਹ ਵੀ ਉਹੀ ਹੈ harmful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 ਬਸ ਠੀਕ ਹੈ ਇੱਕ ਹੈਗਾ ਹੈ ਇਹ ਵਾਲਾ ਕਰ ਲਓ ਨਵਾਂ word ਹੈ ਤੁਸੀਂ ਪਹਿਲੇ ਨੀ ਕੀਤਾ ਹੋਣਾ deleterious ਹਾਂਜੀ deleterious Okay ਹੋਰ ਕਿਸੇ ਨੇ ਕੁਛ ਦੱਸਣਾ ਹੈ, ਇੱਕ cancerous Cancerous ਸੋ ਕੈਂਸਰ ਕੀ ਹੁੰਦੀ ਹੈ harmful ਹੀ ਹੁੰਦੀ ਨਾ ਸੋ ਉੱਥੋਂ ਕੋਈ ਚੀ~ ਉਥੋਂ ਹੀ word ਇਹ ਬਣਿਆ ਹੈ cancerous ਕੋਈ ਚੀਜ਼ ਜਿਹੜੀ cancerous ਹੈ that means ਤੁਹਾਡੇ ਵਾਸਤੇ ਉਹ injurious ਹੈ harmful ਹੈ ਠੀਕ ਹੈ।

ਬਾਕੀ ਮੈਂ ਹੌਲੀ ਹੌਲੀ ਹੋਰ ਵੀ ਕਰਵਾ ਦੇਵਾਂਗੀ, ਇਹਨੂੰ screenshot ਲੈ ਲਓ। Deleterious ਚਲੋ ਠੀਕ next ਹਾਂਜੀ ਹੁਣ ferocious ਜਿਹੜਾ ferocious word ਹੈ ਨਾ Students ਇਹ ਕਾਹਦੇੇ ਵਾਸਤੇ use ਹੁੰਦਾ ਹੈ ਜਦੋਂ ਜਿੱਦਾਂ lion ਕੋਈ ਵੀ wild animal ਜਿਹੜੇ ਹੁੰਦੇ ਆ ਉਹ ਕੀ ਹੁੰਦੇ ਆ ਬਹੁਤ ਖ਼ਤਰਨਾਕ ਹੁੰਦੇ ਆ ਨਾ ਇਸ ਕਦਰ ਖ਼ਤਰਨਾਕ ਹੁੰਦੇ ਆ ਕਿ ਮਤਲਬ ਉਹ ਜਾਨੋਂ ਵੀ ਮਾਰ ਸਕਦੇ ਕਿਸੇ ਨੂੰ ਹਨਾ ferocious ਹੁੰਦਾ ਬਹੁਤ ਹੀ ਖ਼ਤਰਨਾਕ ਕੋਈ ਜਿਹੜਾ ਹੁੰਦਾ wild ਕੋਈ ਹੁੰਦਾ ਘਾਤਕ yes ਕਿ ਮਾਰਨ ਵਾਲਾ ਜਿਹੜਾ ਹੁੰਦਾ ਨਾ ਕੋਈ ਉਹ ਉਸ ਵੀ ਹੋ ਜਾਏਗਾ ਅਮਨਜੋਤ ਪਿੱਛਲੇ ਦੇ ਵਿੱਚ ਵੀ ਹੋ ਜਾਏਗਾ ਇਸ ਇਸ 'ਚ ਵੀ ਹੋ ਜਾਏਗਾ ਤੇ ferocious ਹੁੰਦਾ ਵੀ ਖ਼ਤਰਨਾਕ ਕੋਈ ਚੀਜ਼ ਹੈਗੀ ਹੈ ਬਹੁਤ ਜ਼ਿਆਦਾ ਹਨਾ ferocious ਹੈ। fierce ਹਨਾ fierce ਨਾ ਡਰਨ ਵਾਲਾ ਬਹੁਤ ਹੀ ਜ਼ਿਆਦਾ ਨਿਰਦਈ violent ਮਾਰਨ ਵਾਲੀ, ਖੂਨ ਪੀਣ ਵਾਲੀ ਠੀਕ ਹੈ ਉਸ ਤਰੀਕੇ ਨਾਲ ਖ਼ੁੰਖਾਰ, ਉਹ ਵਾਲੀ ਜਿਹੜੀ ਚੀਜ਼ ਹੁੰਦੀ ਹੈ ਹਨਾ।

Actually ਅਹ ਤੁਸੀਂ ਨਾ feral cats ਬਾਰੇ ਸੁਣਿਆ feral cats actually feral ਕੀ ਹੁੰਦਾ ਹੈ ਜਦੋਂ ਕੋਈ

Basic nature ਉਹ ਕੀ ਹੋ ਜਾਂਦਾ ਹੈ ਮਾਰਨਾ ਹੀ ਹੋ ਜਾਂਦਾ ਹੈ ਠੀਕ ਹੈ ਮਾਰਨਾ ਹੀ ਹੋ ਜਾਂਦਾ ਹੈ, ਹਾਂ predatory yes ਮਨਪ੍ਰੀਤ ਕਹਿ ਸਕਦੇ ਹਾਂ ਸੋ feral ਠੀਕ ਹੈ ਫਿਰ predatory ਵੀ ਆ ਜਾਂਦਾ ਸ਼ਿਕਾਰ ਕਰਨ ਵਾਲਾ ਜਿਹੜਾ ਹੁੰਦਾ। ਇਹ ਵੀ ਉਹੀ nature ਹੁੰਦੀ ਹੈ ਕਿ ਬਸ ਮਾਰਨਾ ਹੀ ਹੈ ਹੋਰ ਕੁਛ ਨੀ ਕਰਨਾ, ਠੀਕ ਹੈ ਮਾਰਨਾ ਹੀ ਹੈ ਠੀਕ ਹੈ ਫਿਰ rapacious, rapacious ਅੱਗੇ ਵੀ ਮੈਂ ਤੁਹਾਨੂੰ word ਕਰਵਾਇਆ ਹੋਇਆ Rapacious and ਉਸ ਤੋਂ ਬਾਅਦ ਹੈ untamed ਇੱਕ ਤੇ ਹੁੰਦੇ ਹੈ tamed animals ਹੁੰਦੇ ਆ ਨਾ ਜਿੱਦਾਂ dog ਹੈ cat ਹੈ ਉਹ ਕੀ ਹੁੰਦੇ tamed animals ਉਹਨਾਂ ਨੂੰ ਆਪਾਂ tame ਕਰਦੇ ਹਾਂ ਉਹਨਾਂ ਨੂੰ ਆਪਾਂ ਪਾਲਦੇ ਹਾਂ ਹਨਾ। ਉਹਨਾਂ ਨੂੰ ਆਪਾਂ control 'ਚ ਕਰਦੇ ਹਾਂ ਇੱਕ ਹੁੰਦੇ untamed ਉਹਨਾਂ ਨੂੰ ਆਪਾਂ tame ਨੀ ਕਰ ਸਕਦੇ, ਉਹਨਾਂ ਨੂੰ ਆਪਾਂ control 'ਚ ਨੀ ਕਰ ਸਕਦੇ ਜਿੱਦਾਂ lion ਉਹਨੂੰ ਆਪਾਂ tame ਕਰ ਸਕਦੇ ਹਾਂ ਨਹੀਂ ਕਰ ਸਕਦੇ, ਉਹਨੂੰ ਗੁੱਸਾ ਚੜ੍ਹ ਗਿਆ ਨਾ, ਤੇ ਮਾਰ ਹੀ ਦੇਣਾ ਭਾਵੇਂ ਸਰਕਸ ਦਾ ਹੋਏ ਭਾਵੇਂ ਜਾਂ ਉਹਦਾ ਹੋਏ। ਠੀਕ ਹੈ untamed ਫਿਰ ਹੈ ਅੱਗੇ barbarous Barbarous ਠੀਕ ਹੈ।

Vicious ਹੋ ਗਿਆ ravening Ravening and ਉਸ ਤੋਂ ਬਾਅਦ bloodthirsty ਸੋ ਇੱਥੇ ਤੁਹਾਨੂੰ ਪਤਾ ਲੱਗ ਜਾਏਗਾ ਕਿੱਦਾਂ ਦਾ ਹੁੰਦਾ ਕੋਈ bloodthirsty ਹਨਾ ਖੂਨ ਪੀਣ ਵਾਲਾ ਆਹ t ਆਉਣਾ ਵੀ ਇੱਥੇ ਠੀਕ ਹੈ। ਹਾਂ bloodthirsty bloodthirsty ਹੋ ਗਿਆ cruel, wolfish Wolfish ਸੋ wolf ਜਿਹੜੇ ਹੁੰਦੇ ਨਾ wolf ਹੁੰਦੇ ਆ ਜਿਹੜੇ ਸੋ ਉਹਨਾਂ ਤੋਂ ਇਹ word ਬਣਿਆ wolfish ਕਿ ਜਿੱਦਾਂ wolf ਹੁੰਦੇ ਆ ਉਹ ਉਹ ਮਤਲਬ wild ਹੀ ਹੁੰਦੇ ਆ ਹਨਾ cruel ਹੀ ਹੁੰਦੇ ਆ ਸੋ ਉਹ ਤੋਂ ਕੀ ਬਣ ਗਿਆ wolfish

Yes merciless ਆ ਜਾਏਗਾ, ਤੁਸੀਂ ਸਾਰੇ ਜਾਣੇ ਗੱਲਾਂ ਮਾਰ ਰਹੇ ਹੋ ਕੀ ਮੈਂ comments ਨੀ ਤੁਹਾਡੇ ਅੱਜ ਪੜ੍ਹ ਰਹੀ, ਮੇਰਾ ਧਿਆਨ ਇੱਧਰ ਹੈਗਾ, ਤੁਸੀਂ ਗੱਲਾਂ ਕਿਉਂ ਮਾਰ ਰਹੇ ਹੋ ਸਾਰੇ ਜਾਣੇ ਕੀ ਹੋ ਗਿਆ ਤੁਹਾਨੂੰ ਸਾਰਿਆਂ ਨੂੰ

ਅਸ਼ਵਿਨ ਕੁਮਾਰ ਮੈਂ ਤੈਨੂੰ ਕੱਲ੍ਹ ਵੀ ਕਿਹਾ ਸੀ ਕਿ ਹਜੇ ਮੇਰੀ class ਜਿਹੜੀ start ਨਹੀਂ ਹੋਈ, ਅਠਾਰਾਂ ਤਰੀਕ ਤੋਂ start ਹੋਣੀ ਆਂ ਤੇ ਤੁਸੀਂ ਸਿਰਫ਼ ਇੱਕ batch ਦੇ ਵਿੱਚ ਹੈਗੇ ਹੋ ਤੇ ਤੁਹਾਨੂੰ ਗਿਆਰਾਂ ਵਜੇ ਵਾਲੀ ਕਿੱਦਾਂ start ਹੋਏਗੀ ਬੱਚੇ ਉਹ different batch ਦੀ ਹੈ ਜਿਹੜਾ ਮਹਾਂਪੈਕ ਹੈ ਉਹਦੇ ਵਿੱਚ ਸਾਰਿਆਂ ਨੂੰ ਸਾਰੀ classes show ਹੁੰਦੀਆਂ ਹੈ, ਤੁਸੀਂ ਸਿਰਫ਼ ਇੱਕ batch ਲਿੱਤਾ ਤੁਹਾਨੂੰ ਇੱਕ class show ਹੋਏਗੀ ਮੇਰੀ ਉਹ ਅਠਾਰਾਂ ਤਰੀਕ ਤੋਂ start ਹੋਣੀ ਆਂ, ਠੀਕ ਹੈ ਅਸ਼ਵਿਨ।

ਸੁਨੀਤਾ ਕੀ ਹੋਇਆ? ਪੜ੍ਹ ਲਓ, ਪੜ੍ਹ ਲਓ ਯਾਰ ignore ਮਾਰਿਆ ਕਰੋ, ਤੁਸੀਂ ਵੀ ਲੱਗ ਜਾਂਦੇ ਹੋ ਸਾਰੇ ਜਾਣੇ। Wicked ਹਮ

Okay ਚਲੋ। ਇਹਦਾ screenshot ਲਓ, ਮੈਂ ਅੱਗੇ ਚੱਲਦੀ ਹਾਂ। ਹਾਂਜੀ ਹੁਣ misspelt word ਹੈ penetrate, irritate, hesitate, perforate ਇਹਦੇ ਵਿੱਚ ਤੁਸੀਂ misspelt ਦੱਸਣਾ ਹੈ ਕਿਹੜਾ ਹੈ। ਪਤਾ ਨੀ ਯਾਰ ਕੀ ਬੋਲੀ ਜਾ ਰਿਹਾ। ਚਲੋ ਹਾਂਜੀ misspelt word ਦੱਸਣਾ ਔਰ ਨਾਲ ਸਹੀ spelling ਵੀ ਦੱਸੋਗੇ ਕਿਹੜੇ ਆ, ਸਹੀ spelling ਵੀ ਦੱਸੋਗੇ। ਹਾਂਜੀ penetrate, irritate, hesitate ਜਾਂ perforate hesitate ਅੱਛਾ ਜੀ। c misspelt word ਦੱਸਣਾ ਹੈ c ਕਿੱਦਾਂ ਹੈ ਵੀ hesitate ਕਰਨਾ hesitate ਦੇ spelling ਇਹ ਹੁੰਦੇ ਹੈ ਉਹ ਗ਼ਲਤ ਹੈ hesitate ਦੇ spelling ਸਹੀ ਤਾਂ ਹੈ hesitate 'ਚ ਕੀ problem ਹੈ। ਅੱਛਾ ਜੀ z ਦੇ ਨਾਲ ਹੁੰਦੇ ਆ ਵਾਹ ਤੁਹਾਡੇ। a ਹੈ penetrate i ਨਾਲ ਨੀ ਹੁੰਦਾ। a ਹੈ a ਆਉਗਾ yes hesitate ਤੇ ਬਿਲਕੁਲ ਸਹੀ ਹੈ right ਹੈ hesitate ਕੀ ਹੁੰਦਾ ਝਿਜਕਣਾ penetrate ਹੁੰਦਾ ਹੈ ਕਿਸੇ ਚੀਜ਼ ਦੇ ਅੰਦਰ ਹੋਣਾ penetrate i ਦੇ ਨਾਲ ਨੀ ਹੁੰਦਾ ਤੇ a ਦੇ ਨਾਲ ਹੁੰਦਾ ਹੈ। Yes ਪੰਕਜ ਸਹੀ ਹੈ ਤੇ ਜ਼ਿਆਦਾ ਦਿਮਾਗ ਲਾ ਲੈਂਦੇ ਹੋ hesitate 'ਚ ਕੀ problem ਹੈ hesitate ਬਿਲਕੁਲ ਸਹੀ ਹੈ irritate ਸਹੀ ਹੈ, ਜਿੱਦਾਂ ਤੁਸੀਂ ਮੈਨੂੰ irritate ਕਰ ਰਹੇ ਹੋ ਹਾਂਜੀ perforate, perforate ਦਾ ਮਤਲਬ ਕੀ ਹੁੰਦਾ ਹੈ anyone ਚਲੋ ਹਾਂ ਅੰਕਿਤ ਰਾਵਤ ਠੀਕ ਹੈ। Actually penetrate spelling ਗ਼ਲਤ ਆ i ਨਾਲ ਵੀ ਨੀ ਹੁੰਦਾ, ਇਹ single n ਨਾਲ ਹੁੰਦਾ ਹੈ। Penetration ਆਪਾਂ ਕਹਿੰਦੇ ਹਾਂ penetration ਇਹ ਇਹ ਹੁੰਦਾ ਬੱਚੇ

ਕੋਂਸਟੇਬਲ ਦੀ class ਨੋਂ ਵਜੇ ਹੁੰਦੀ ਨੋਂ ਵਜੇ, ਇਹ ਵੀ ਤੁਹਾਡੇੇ ਵਾਸਤੇ ਕੋਂਸਟੇਬਲ ਦੀ ਸਹੀ ਹੈ, ਰਜਨੀ ਔਰ ਦੂਸਰੀ ਵੀ ਸਹੀ ਹੋਊਗੀ ਹਾਂ ਠੀਕ ਹੈ ਚਲੋ penetrate ਹੋ ਗਿਆ hesitate ਬਾਕੀ ਸਹੀ ਹੈ। ਹਾਂਜੀ ਇਹਦਾ ਵੀ ਦੱਸੋ misspelt passageway, causeway, subway straightway spelling ਦੱਸਣੇ ਅਹ misspelt ਹਾਂ ਹਾਂ ਹਾਂ ਠੀਕ ਹੈ ਸਿਮਰਨ ਬੱਚੇ ਕੋਂਸਟੇਬਲ ਦੀ class ਜਿਹੜੀ ਹੈ ਨੋਂ ਵਜੇ ਹੁੰਦੀ ਹੈ ਠੀਕ ਹੈ। ਹਾਂ ਠੀਕ ਹੈ yes it's passageway ਹਨਾ passageway ਸੋ ਇੱਧਰ ਕੀ ਆ ਜਾਏਗਾ ਨਹੀਂ ਵੋਹ ਗ਼ਲਤੀ ਸੇ ਦਬ ਗਿਆ ਮੇਰਾ ਹੱਥ ਲੱਗ ਗਿਆ Yes it's passageway e ਦੇ ਨਾਲ passageway ਸ਼ੁਕਰ ਹੈ ਸਾਰਿਆਂ ਦਾ ਸਹੀ yes ਠੀਕ ਹੈ ਠੀਕ ਹੈ very good very good ਚਲੋ next misspelt temperature, temperament ਜਾਂ temptation ਹਾਂਜੀ ਗ਼ਲਤ ਕਿਹੜੇ ਹੈ temperature, temperament Tempestuous, temptation ਹਾਂ e ਆਉਣੀ e g ਤੋਂ ਅੱਗੇ e ਆਉਣੀ g ਤੋਂ ਅੱਗੇ e ਆਉਣੀ ਸੀ passageway ਚਲੋ ਇਹਦਾ ਦੱਸੋ ਹੁਣ temperature, temperament ਟੈਮ~ tempestuous

c very good ਪੂਨਮ b ਦੇ ਵਿੱਚ ਕੀ ਆ temperament ਸਹੀ ਆ T E M P E R A M E N T yes it's e ਮਨਕਿਰਤ good ਮਨਪ੍ਰੀਤ ਕੌਰ ਠੀਕ ਹੈ। ਪਰਵਿੰਦਰ ਅਹ ਉਹ ਕਹਿ ਰਹੇ ਕਿ ਉਹ ਗ਼ਲਤ ਹੈ ਤੇ ਸਹੀ ਦੱਸ ਦਓ ਨਾ ਵਿਨੋਦ ਠੀਕ ਹੈ ਮਤਲਬ a ਦੇ ਨਾਲ ਨੀ ਆਏਗਾ ਹਨਾ, ਜਿਹੜੇ ਬੱਚੇ a ਦੇ ਨਾਲ ਨੀ ਕਹਿ ਰਹੇ that means ਤੁਸੀਂ ਕਹਿ ਰਹੋ ਕਿ ਗ਼ਲਤ ਹੈ ਹਨਾ ਮੈਂ ਇਹੀ consider ਕਰਕੇ ਚੱਲ ਰਹੀ ਹਾਂ ਸੋ ਇੱਧਰ ਕੀ ਆ ਜਾਏਗਾ e, tempestuous

ਹਾਂ e ਹੀ ਆਏਗਾ ਪੁੱਛ ਰਹੇ ਹੋ, ਦੱਸ ਰਹੇ ਹੋ tempestuous ਕੋਈ ਬਹੁਤ ਹੀ ਜ਼ਿਆਦਾ ਕੋਈ turbulent ਵਾਲੀ disturbance ਵਾਲੀ ਕੋਈ ਚੀਜ਼ ਹੁੰਦੀ turbulent ਵਾਲੀ ਕੋਈ ਚੀਜ਼ ਹੁੰਦੀ ਨਾ ਉਹਨੂੰ ਆਪਾਂ ਕਹਿੰਦੇ ਹਾਂ turbulent ਹਨਾ ਤੂਫ਼ਾਨ ਵਾਲੀ ਨੀਤੂ ਨੀਤੂ ਨਹੀਂ, ਚਲੋ ਬਾਈ ਅੱਜ ਦੀ class ਆਪਾਂ ਇੱਥੇ ਹੀ ਖ਼ਤਮ ਕਰਦੇ ਹਾਂ ਠੀਕ ਹੈ। ਤੇ ਜਿਹੜੇ ਵੀ students paid batch ਦੇ ਵਿੱਚ ਜੁੜਨਾ ਚਾਹੁੰਦੇ ਆ, ਠੀਕ ਹੈ ਉਹ procedure ਦੇਖ ਲਓ ਕੀ ਹੈ paid batch ਦਾ ਅਹ ਤੁਸੀ ਕਰਨਾ ਕੀ ਹੈ ਅੱਡਾ twenty four seven ਦੀ website ਤੇ ਜਾਣਾ ਹੈ ਇਸ ਤਰੀਕੇ ਦੇ ਨਾਲ ਜਿਹੜੇ ਬੱਚੇ ਜੁੜਨਾ ਚਾਹੁੰਦੇ ਆ, ਔਰ all courses ਤੇ ਜਾਣਾ ਹੈ ਇੱਥੇ state exams ਤੇ ਜਾ ਕੇ ਪੰਜਾਬ ਤੇ ਜਾਣਾ ਹੈ ਬੱਚੇ ਔਰ ਇੱਧਰ ਕੀ ਹੋਏਗਾ ਸਾਡੇ ਕੋਲ ਪੰਜਾਬ ਪੁਲਿਸ ਪੰਜਾਬ ਪੁਲਿਸ ਹੈ ਔਰ ਇਹਦੇ ਵਿੱਚ ਇਹ ਸਾਰੇ batches ਤੁਹਾਨੂੰ ਮਿਲ ਜਾਣੇ ਹੈ ਮਾਝਾ batch ਮਿਲ ਜਾਏਗਾ, ਮਾਲਵਾ batch ਹੈ SI ਦਾ ਮਾਝਾ batch ਹੈ ਔਰ ਹੁਣ ਮੇਰੀ ਗੱਲ ਸੁਣ ਲਓ ਜਿਹੜੇ students ਨੇ ਮਾਲਵਾ batch ਲਿੱਤਾ ਹੋਇਆ ਹੈ ਜਿਹੜਾ ਸੱਤ ਮਾਰਚ ਤੋਂ start ਹੋਇਆ ਹੈ ਠੀਕ ਹੈ ਸੱਤ ਮਾਰਚ ਤੋਂ batch start ਹੋ ਗਿਆ ਹੈ classes ਲੱਗ ਰਹੀਆਂ, ਮੇਰੀ english ਦੀ class ਤੁਹਾਨੂੰ ਇਸ ਕਰਕੇ ਨਹੀਂ ਨਜ਼ਰ ਆ ਰਹੀ ਕਿਉਂਕਿ ਮੇਰੀ english ਦੀ class ਮੈਂ ਇਹਦੇ ਵਿੱਚ schedule ਕਰਵਾਈ ਹੈ ਅਠਾਰਾਂ ਤਰੀਕ ਤੋਂ। ਠੀਕ same ਮਾਝਾ batch ਵਿੱਚ ਵੀ ਮੇਰੀ class ਅਠਾਰਾਂ ਤਰੀਕ ਤੋਂ ਲੱਗੇਗੀ ਤੇ ਇਸ ਕਰਕੇ confuse ਨਹੀਂ ਹੋਣਾ ਕਿਸੇ ਨੇ ਵੀ ਠੀਕ ਹੈ, ਥੋੜ੍ਹਾ ਜਿਹਾ app ਨੂੰ ਚਲਾ ਕੇ ਦੇਖ ਲਿਆ ਕਰੋ ਆਹ ਵਿਜੈ ਅੱਜ ਜਿਹੜੀ class ਹੈ ਉਹ ਛੇ ਵਜੇ ਹੋਏਗੀ ਮੇਰੀ ਠੀਕ ਹੈ paid ਵਿੱਚ। ਤੇ ਤੁਸੀਂ ਕਰਨਾ ਕੀ ਹੈ ਹੁਣ ਅੱਜ ਜਿਹਨੇ ਵੀ batch ਲੈਣਾ ਹੈ ਨਾ, ਮੈਂ ਤੁਹਾਨੂੰ ਸਾਰਿਆਂ ਨੂੰ ਕਹਾਂਗੀ ਤੁਸੀਂ ਮਹਾਂਪੈਕ ਦੇ ਵਿੱਚ enroll ਕਰਨਾ ਹੈ ਅੱਜ ਮਹਾਂਪੈਕ ਦੇ ਵਿੱਚ ਤੁਹਾਨੂੰ ਸਾਰੀਆਂ classes ਦਿਖ ਜਾਣਗੀਆਂ ਇਹਦੇ ਵਿੱਚ ਕੀ ਚੱਲ ਰਿਹਾ ਹੈ price drop ਚੱਲ ਰਿਹਾ ਹੈ ਮਹਾਂ batch

Offer ਖ਼ਤਮ ਹੋ ਗਿਆ ਹੈ ਮਹਾਂਪੈਕ ਹੁਣ ਤੁਹਾਨੂੰ ਅੱਜ ਤੇ ਕਿੰਨੇ ਦਾ ਪੈ ਰਿਹਾ ਹੈ। ਹਾਂਜੀ ਕਿੰਨੇ ਦਾ ਪੈ ਰਿਹਾ ਬੱਤੀ ਸੌ ਦਾ ਪੈ ਰਿਹਾ, ਪਹਿਲੇ ਜਿਹੜਾ ਬਾਈ ਸੌ ਦਾ ਸੀ ਹੁਣ ਉਹ ਬੱਤੀ ਸੌ ਦਾ ਹੀ normal rate ਤੇ ਹੀ ਪੈ ਰਿਹਾ ਹੈ ਤੇ ਅਗਰ ਤੁਸੀਂ ਇਹਦੇ ਵਿੱਚ enroll ਹੋਣਾ ਹੈ code ਤੁਸੀਂ ਲਗਾਉਣਾ y ਪੰਜ ਉਣਤਾਲੀ ਠੀਕ ਹੈ। ਔਰ similarly ਅਗਰ ਤੁਸੀਂ ਮਾਲਵਾ batch ਦੇ ਵਿੱਚ SI ਦੇ batch ਵਿੱਚ single batch ਲੈਣਾ ਹੈ ਉਹ ਤੇਰਾਂ ਸੌ ਦਾ ਤੁਹਾਨੂੰ ਪਏਗਾ single batch ਉਹਦੇ ਵਿੱਚ ਵੀ ਤੁਸੀਂ ਇਹੀ code ਲਗਾਉਣਾ ਹੈ y ਪੰਜ ਉਣਤਾਲੀ ਤੁਹਾਨੂੰ discount coupon ਮਿਲ ਜਾਏਗਾ, ਠੀਕ ਹੈ। ਨਹੀਂ new batch ਨਹੀਂ ਆਂ ਗੁਰਪ੍ਰੀਤ ਸੰਧੂ, ਉਹ ਜਿਹੜਾ ਨਵਾਂ batch ਹਾਂ ਹਾਂ, ਨਵੇਂ batch ਛੇ ਵਜੇ ਆ। ਹਾਂ ਹੋਰ ਕਿਸ~ ਅੱਜ ਜੋ ਆਪਾਂ ਗੱਲਬਾਤ ਕਰ ਰਹੇ ਹਾਂ ਉਹ ਹੈ ਵਿੱਤੀ ਮਾਮਲਾ, ਵਿੱਤੀ ਦੇ ਵਿੱਚ ਆਪਾਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਸ਼ਾਮਿਲ ਕਰਾਂਗੇ,

ਜਿਸਦੀ ਕੁਛ ਨਾ ਕੁਛ ਕੀਮਤ ਹੁੰਦੀ ਹੈ ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਇਨਸਾਨ ਆਪਣੇ ਖ਼ਰਚੇ ਕਿਸ ਤਰ੍ਹਾਂ ਕਰਦਾ ਹੈ, ਜਾਂ ਇਨਸਾਨ ਦੀ ਆਮ~ ਆਮਦਨ ਕਿਹਨਾਂ ਕਿਹਨਾਂ ਸਾਧਨਾਂ ਤੋਂ ਹਾਸ਼ਿਲ ਹੁੰਦੀ ਹੈ ਮੈਂ ਇਹ ਗੱਲ ਤੁਹਾਨੂੰ ਪੁੱਛ ਰਿਹਾ ਹਾਂ ਕਿ ਵਿੱਤੀ ਦੇ ਵਿੱਚ ਇਨਸਾਨ ਦੀ

ਵਿੱਤੀ ਦੇ ਮਾਮਲੇ ਵਿੱਚ ਜੇਕਰ ਵੇਖਿਆ ਜਾਵੇ ਤਾਂ ਹਰ ਚੀਜ਼ ਸ਼ਾਮਿਲ ਹੁੰਦੀ ਹੈ, ਜਿਵੇਂ ਲਾਭ ਹਾਨੀ ਹੋ ਗਿਆ, ਜੇ ਗੱਲ ਕਰ ਲਈਏ ਲਾਭ ਦੀ ਤਾਂ ਜੇਕਰ ਅਸੀਂ ਕੋਈ ਵੀ ਵਸਤੂ ਜੇਕਰ ਸੌ ਰੁਪਏ ਦੀ ਖ਼ਰੀਦਣ ਤੋਂ ਬਾਅਦ ਉਸਨੂੰ ਇੱਕ ਸੌ ਪੰਜਾਹ ਰੁਪਏ ਦੀ ਵੇਚਦੇ ਹਾਂ ਤਾਂ ਸਾਨੂੰ ਸਿੱਧਾ ਸਿੱਧਾ ਪੰਜਾਹ ਰੁਪਏ ਦਾ ਲਾਭ ਹੋ ਜਾਂਦਾ ਹੈ ਇਹ ਤਾਂ ਗੱਲ ਰਹੀ ਲਾਭ ਦੀ

ਉਸਨੂੰ ਅੱਸੀ ਰੁਪਏ ਵਿੱਚ ਵੇਚ ਦਿੰਦੇ ਹਾਂ ਤਾਂ ਸਾਨੂੰ ਵੀਹ ਰੁਪਏ ਦੀ ਹਾਨੀ ਹੁੰਦੀ ਹੈ, ਇਹ ਤਾਂ ਗੱਲ ਹੈ ਵਿੱਤੀ ਮਾਮਲੇ ਵਿੱਚ ਲਾਭ ਹਾਨੀ ਦੀ ਪਰ ਇਸਦਾ ਖੇਤਰ ਕਾਫ਼ੀ ਜ਼ਿਆਦਾ ਵਿਸ਼ਾਲ ਹੈ, ਇਸ ਵਿੱਚ ਹਰ ਚੀਜ਼ ਸ਼ਾਮਿਲ ਹੁੰਦੀ ਹੈ ਜਿਵੇਂ ਕਿ ਅਸੀਂ ਅਕਸਰ ਬੈਂਕਾਂ ਬਾਰੇ ਸੁਣਿਆ ਹੈ, ਬੈਂਕਾਂ ਵਿੱਚ ਇਹ ਹੁੰਦਾ ਹੈ ਕਿ ਜੋ ਮਨੁੱਖ ਆਪਦੀ ਆਮਦਨ ਖ਼ਰਚ ਕਰਨ ਤੋਂ ਬਾਅਦ ਜੋ ਵੀ ਉਸ ਕੋਲ ਬਚਦਾ ਹੈ ਉਸਨੂੰ ਬੈਂਕਾਂ ਵਿੱਚ ਜਮਾਂ ਕਰਵਾ ਦਿੰਦਾ ਹੈ, ਉਹ ਉਸਦੀ ਹੁੰਦੀ ਹੈ ਬਚਤ, ਕੀ ਤੁਸੀਂ ਇਸ ਗੱਲ ਵਿੱਚ ਕੁਛ ਹੱਦ ਤੱਕ ਸਹਿਮਤੀ ਰੱਖਦੇ ਹੋ ਕਿ ਹਰ ਇੱਕ ਮਨੁੱਖ ਦੀ ਬਚਤ ਬੈਂਕਾਂ ਵਿੱਚ ਹੀ ਜਮਾਂ ਹੁੰਦੀ ਹੈ ਜਾਂ ਨਹੀਂ। ਦੇਖੋ ਜੇ ਆਪਾਂ ਗੱਲ ਕਰੀਏ ਬੱਚਤ ਦੀ ਤਾਂ ਜ਼ਰੂਰੀ ਨਹੀਂ ਕਿ ਹਰ ਇਨਸਾਨ ਆਪਣੀ ਬਚਤ ਨੂੰ ਬੈਂਕਾਂ ਦੇ ਵਿੱਚ ਹੀ ਜਮਾਂ ਕਰੇ ਮੈਂ ਇੱਥੇ ਇਹ ਕਹਿਣਾ ਚਾਹਾਂਗਾ ਕਿ ਜਿਵੇਂ ਆਪਾਂ ਵਿੱਤੀ ਦੇ ਮਾਮਲੇ ਉੱਪਰ ਗੱਲਬਾਤ ਕਰ ਰਹੇ ਹਾਂ ਵਿੱਤੀ ਦੇ ਵਿੱਚ ਪੈਸੇ ਤੋਂ ਇਲਾਵਾ ਉਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਸ਼ਾਮਿਲ ਕੀਤਾ ਜਾਂਦਾ ਹੈ ਜਿਸਦੀ ਕੁਛ ਨਾ ਕੁਛ ਕੀਮਤ ਹੁੰਦੀ ਹੈ ਜੇਕਰ ਆਪਾਂ ਮੰਨ ਲਈਏ ਕਿਸੇ ਵੀ ਇਨਸਾਨ ਕੋਲ, ਕੁਛ ਉਦਯੋਗ ਲੱਗਿਆ ਹੈ, ਜਾਂ ਕੋਈ factory ਲੱਗੀ ਹੈ ਜਾਂ ਕੋਈ ਇਮਾਰਤ ਹੈ ਜਾਂ ਕੋਈ ਜ਼ਮੀਨ ਦਾ ਟੁੱਕੜਾ ਹੈ ਇਸਦੀ ਵੀ ਕੁਛ ਨਾ ਕੁਛ, ਕੀਮਤ ਜ਼ਰੂਰ ਹੁੰਦੀ ਹੈ, ਜਿਸਨੂੰ ਕਿ ਆਪਾਂ ਪੂੰਜੀ ਕਹਿ ਲੈਂਦੇ ਹਾਂ ਇਸ ਕਰਕੇ ਹਰ ਇਨਸਾਨ ਜ਼ਰੂਰੀ ਨਹੀਂ ਕਿ ਉਸਦੀ ਆਮਦਨ ਵਿੱਚੋਂ ਜੋ ਉਸਨੂੰ ਬਚਤ ਹੋਵੇ ਉਹ ਬੈਂਕਾਂ ਵਿੱਚ ਹੀ ਜਾ ਕੇ ਜਮਾਂ ਕਰਵਾਏ ਕਿਉਂਕਿ ਕੁਛ ਲੋਕ ਅਜਿਹੇ ਹਨ ਜੋ ਵਪਾਰਿਕ ਵਰਗ ਨਾਲ ਜੁੜੇ ਹੋਏ ਹਨ ਅਤੇ ਜਿੰਨਾਂ ਦਾ ਕਾਰੋਬਾਰ ਵੀ, ਵਪਾਰਿਕ ਵਰਗ ਵਰਗਾ ਹੈ, ਉਹ ਲੋਕ ਕੀ ਕਰਦੇ ਹਨ, ਕਿ ਉਹਨਾਂ ਨੂੰ ਜੋ ਆਮਦਨ ਹੁੰਦੀ ਹੈ ਅਤੇ ਉਸ ਵਿੱਚੋਂ ਉਹਨਾਂ ਦੇ ਖ਼ਰਚੇ ਕੱਢ ਕੇ ਜੋ ਪੈਸਾ ਬਚਦਾ ਹੈ ਉਸਨੂੰ ਉਹ ਲੋਕ ਕਿਸੇ ਪੂੰਜੀ ਨੂੰ ਖ਼ਰੀਦਣ ਵਿੱਚ ਲਗਾ ਦਿੰਦੇ ਹਨ, ਜਾਂ ਫਿਰ ਨਵੇਂ ਨਵੇਂ ਉਦਯੋਗ ਲਗਾਉਂਦੇ ਹਨ, ਜਿਵੇਂ ਕਿ ਤੁਸੀਂ ਕਈ ਵਾਰ ਅਕਸਰ ਆਪਣੇ ਆਸ ਪਾਸ ਦੇਖਿਆ ਹੋਣਾ ਹੈ, ਕਿ ਕਿਸੇ ਨਾ ਕਿਸੇ ਪ੍ਰਕਾਰ ਦੀ ਫੈਕਟਰੀ ਜ਼ਰੂਰ ਲੱਗੀ ਹੁੰਦੀ ਹੈ, ਇਹ ਵੀ ਇੱਕ ਤਰ੍ਹਾਂ ਦਾ ਵਿੱਤੀ ਮਾਮਲਾ ਹੁੰਦਾ ਹੈ ਕਿਉਂਕਿ ਉਸ ਤੋਂ ਵੀ ਇਨਸਾਨ ਆਮਦਨ ਕਮਾਉਂਦਾ ਹੈ, ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਵਿੱਤੀ ਦੀ ਤਾਂ ਵਿੱਤੀ ਦੇ ਮਾਮਲੇ ਵਿੱਚ ਇਨਸਾਨ ਦੀ ਆਮਦਨ ਤੋਂ ਲੈ ਕੇ ਉਸਦੇ ਖ਼ਰਚੇ ਅਤੇ ਉਸਦੀ ਬਚਤ ਨੂੰ ਵੀ ਸ਼ਾਮਿਲ ਕੀਤਾ ਜਾਂਦਾ ਹੈ ਜਿਵੇਂ ਕਿ ਕੋਈ ਇਨਸਾਨ ਕਿਸੇ ਪ੍ਰਕਾਰ ਦਾ ਧੰਦਾ ਕਰਦਾ ਹੈ, ਜਾਂ ਕੋਈ ਸਰਕਾਰੀ ਨੌਕਰੀ ਕਰਦਾ ਹੈ ਉਸ ਤੋਂ ਜਿਹੜੀ ਉਹਨੂੰ ਆਮਦਨ ਪ੍ਰਾਪਤ ਹੁੰਦੀ ਹੈ, ਉਹ ਤਾਂ ਉਸਦੀ ਹੁੰਦੀ ਹੈ ਵਿੱਤੀ ਆਮਦਨ, ਉਸ ਤੋਂ ਬਾਅਦ ਜੋ ਉਸਦੇ ਰੋਜ਼ਾਨਾ ਦੇ ਖ਼ਰਚੇ ਜਾਂ ਉਸਦੇ ਪਰਿਵਾਰ ਦੇ ਖ਼ਰਚੇ ਹੁੰਦੇ ਹਨ ਉਸਨੂੰ ਕੱਢ ਕੇ ਜੋ ਪੈਸਾ ਉਸਦੇ ਕੋਲ ਬਚਦਾ ਹੈ, ਉਸਨੂੰ ਆਪਾਂ ਵਿੱਤੀ ਬਚਤ ਕਹਿ ਲੈਂਦੇ ਹਾਂ ਇਸ ਤੋਂ ਇਲਾਵਾ ਜਿਵੇਂ ਤੁਸੀਂ ਕਹਿ ਰਹੇ ਸੀ ਕਿ ਹਰ ਇਨਸਾਨ ਆਪਣੀ ਬਚਤ ਨੂੰ ਬੈਂਕਾਂ ਦੇ ਵਿੱਚ ਜਮਾਂ ਕਰਵਾਉਂਦਾ ਹੈ, ਤਾਂ ਕਿ